ਕਿਹੜੀ ਪੱਚੀ ਤਰੀਕ ਨੂੰ ਗਏ ਸੀ ਮੈਨੂੰ ਯਾਦ ਏ

ਫ਼ੇਰ ਅਸੀਂ twenty seventh ਨੂੰ early morning nine of clock ਜਾਂ eight of clock ਮੈਂ ਇੱਥੇ hospital ਦੇ ਵਿੱਚ ਚਲਾ ਗਿਆ ਉਥੇ ਤੇ ਲਗਭਗ ਬਾਰਾਂ or ਇੱਕ ਵਜੇ ਦੇ ਵਿੱਚ ਵਿੱਚ ਉਹਨਾ operate ਕੀਤਾ ਤੇ ਮੇਰੇ ਕੋਲ ਇੱਕ baby ਫ਼ੇਰ ਉਦੋਂ baby ਹੋਈ ਫ਼ੇਰ ਜਦੋਂ

baby girl ਹੋਈ ਨਾ ਉਦੋਂ ਬੰਦਾ ਮਤਲਬ ਇੰਨਾ ਜਿਆਦਾ ਖ਼ੁਸ਼ ਹੁੰਦਾ ਏ ਜਿਹੜੀਆਂ ਮੈਂ ਉਹਦੇ ਪੈਦਾ ਹੋਣ ਤੋ ਪਹਿਲਾਂ ਪੰਜ ਚਾਰ ਦਿਨ ਪਹਿਲਾਂ ਜਿਹੜੀਆਂ ਮੁਸੀਬਤਾਂ ਜਿਹੜੀਆਂ ਔਕੜਾ ਸੀਗੀਆ ਉਹਨੂੰ ਦੇਖਕੇ ਮੈਨੂੰ ਬੜੀ ਖੁਸ਼ੀ ਹੋਈ

ਚਲੋਂ ਇੱਕ face clear ਹੋ ਗਿਆ ਇੱਕ face ਸੀਗਾ ਕੇ ਇੱਕ face ਜਿਹੜਾ ਆਪਣਾ ਲੱਗ ਗਿਆ ਉਦੋਂ

ਉਸ ਤੋਂ ਬਾਅਦ ਜਿਹੜਾ ਦੂਜਾ face ਸ਼ੁਰੂ ਹੋਇਆ ਉਹ ਇੱਦਾਂ ਸੀਗਾ ਕੇ ਵੀ hospital ਦੇ ਵਿੱਚ ਜਦੋਂ operate ਹੁੰਦਾ ਤਾਂ ਘੱਟੋ ਘੱਟ ਦੋ ਤਿੰਨ ਦਿਨ ਰਹਿਣਾ ਪੈਂਦਾ ਹਾਂਜੀ ਹਾਂਜੀ ਹਾਂਜੀ sir ਠੀਕ ਏ ਤੇ ਦੋ ਤਿੰਨ ਦਿਨ

ਕਰਦਾ ਸੀਗਾ ਤਾਂ ਮੈਂ ਕੀ ਦੇਖਦਾ ਹਾਂ ਕੀ ਉਹ ਦੋ ਦਿਨਾ ਬਾਅਦ

ਜਾ ਸਕਦਾ ਸੀਗਾ ਤਾਂ ਮੈਂ ਏ ਦੇਖਿਆ ਦੋ ਤਿੰਨ ਦਿਨ ਲੋਕ ਤੁਰ ਕੇ ਜਾਂਦੇ ਹੁੰਦੇ ਸੀ sir ਜਿਵੇਂ ਤੁਸੀਂ ਕਹਿਲੋ hospital ਦਾ ਐਨਾ ਫ਼ਿਰ ਤੁਹਾਡੇ ਮਤਲਬ test ਵਗੈਰਾ ਵੀ ਹੋਏ ਹਾਂ ਕਰੋਨਾ

ਉਹ ਉਦੋਂ ਮੇਰਾ ਕੋਈ COVID test ਨਹੀਂ ਹੋਇਆ ਸੀ hospital ਚ

ਇੱਕ internal checkup ਕੀਤਾ ਸੀਗਾ ਉਥੇ ਜਾਣੀ ਕੀ proper ਉਹ ਆਪਾਂ ਰੱਖਦੇ ਹੁੰਦੇ ਸੀਗੇ mask ਲੱਗਿਆ ਹੋਣਾ ਚਾਹੀਦਾ ਏ sensitization

ਵੀ ਜਿੱਦਾ hospital ਦੇ ਵਿੱਚ ਮੇਰੇ ਕੋਲ baby girl ਹੋਈ ਸੀ ਤਾਂ ਸਾਨੂੰ ਵੱਧ ਤੋ ਵੱਧ ਇੱਕ ਜਾਂ ਦੋ ਜਾਣੇ ਨੂੰ ਹੀ ਉੱਥੇ ਰਹਿਣ ਦਿੰਦੇ ਸੀ ਔਰ ਉਹ ਕਿਸੇ ਕੋਈ ਵੀ ਕਹਿੰਦਾ ਸੀ ਕੋਈ ਹੋਰ ਰਿਸ਼ਤੇਦਾਰ ਨਾ ਆਵੇ

ਹਾਂ ਤੇ ਬਹੁਤ ਮਤਲਬ ਮੁਸ਼ਕਿਲਾ ਉਹਦੋ ਬਹੁਤ ਮੁਸ਼ਕਿਲਾ ਮੈਨੇ face ਕੀਤੀਆ ਏ okay okay okay sir

ਉਹ ਦੇਖਲੋ ਹੁਣ ਅਹ ਜਿਹੜੀ ਅੱਜ ਸਤਾਰਾਂ ਤਰੀਕ ਏ ਆਉਣ ਵਾਲੀ

ਉਹ ਤਿੰਨ ਸਾਲ ਪਹਿਲਾਂ ਮੈਂ ਪੂਰੀ ਜ਼ਿੰਦਗੀ ਸ਼ਾਇਦ ਨਹੀਂ ਭੁੱਲ ਪਾਉਣੇ ਵੀ ਕੇ ਉਦੋਂ ਕਿਆ face ਹੋਇਆ ਸੀ okay okay sir ਜਿਵੇਂ ਕਹਿਲੋ ਪੁਲਿਸ ਖੜੀ ਹੁੰਦੀ ਤੀ ਨਾਲ doctor ਹੁੰਦੇ ਤੇ checkup ਜਦੇਂ ਕਰ ਲੈਂਦੇ ਤੇ ਰੋਕ ਲੈਂਦੇ ਤੇ ਉਹਨਾ ਨੂੰ

ਮੈਂ ਜਿਵੇਂ ਜੀ ਤਾਂ ਪੁੱਛ ਰਿਹਾ ਸੀ ਇੱਕ ਤਾਂ ਯਾਰ ਉਦੋਂ ਇੱਦਾਂ ਸੀਗਾ ਕੀ ਵੀ ਉਦੋਂ ਇੰਨਾ ਕੁੱਝ ਹੋ ਗਿਆ ਹਨਾ ਉਸ ਤੋਂ ਬਾਅਦ ਜਿਹੜੀ ਉੱਥੇ ਦੂਜੀ ਚੀਜ਼ ਸੀ ਉਹ

ਇੱਕ ਮਿੰਟ hold

ਨਾ ਤਾਂ ਬੰਦਾ ਕੋਈ ਇੱਧਰ ਆ ਸਕਦਾ ਸੀ ਨਾ ਕੋਈ ਜਾ ਸਕਦਾ ਸੀ ਤੇ ਮੈਂ ਉਹ time ਬੜਾ ਔਖਾ ਕੱਢਿਆ ਏ okay sir ਹਾਂ ਏ ਫ਼ੇਰ ਇੱਦਾ ਸੀਗਾ ਆਪਣਾ ਚਲੋਂ ਇੱਕ face clear ਹੋ ਗਿਆ ਹਨਾ ਫ਼ੇਰ ਉਸ

lock down ਲੱਗਣਾ ਸ਼ੁਰੂ ਹੋ ਗਿਆ ਜਦੋਂ

ਸ਼ੁਰੂ ਹੋ ਗਿਆ ਤਾਂ ਫ਼ੇਰ ਕਿੰਨੀਆ ਮੁਸ਼ਕਿਲਾ ਆਈਆਂ ਕੰਮਕਾਰ ਸੀਗੇ ਲੋਕਾ ਦੇ ਕਿੰਨਾ ਕੁੱਝ ਬੰਦ ਹੋ ਗਿਆ

ਪਰ sir ਮੈਂ ਦੇਖਿਆ ਮੇਰੇ ਚਲੋਂ ਮਤਲਬ ਘਰ ਦੇ ਕੋਲ ground ਆ ਪਰ ਲੋਕੀ ਏ ਚੀਜ਼ ਨੂੰ ਜਿਆਦਾ serious ਨਹੀਂ ਸੀ ਲਿੰਦੇ

ਹਾਂਜੀ ਹਾਂਜੀ ground ਦੇ ਵਿੱਚ ਆ ਜਾਂਦੇ ਸੀ ਫੇਰ ਪੁਲਸ ਨੇ ਆਉਣਾ

music ਤਾਂ ਕਰਕੇ ਜੀ ਵੀ ਮਤਲਬ ਪੁਲਿਸ ਨੇ ਆਂ ਜਾਣਾ ਫ਼ਿਰ ਲੋਕਾ ਨੇ ਇੱਧਰ ਉੱਧਰ ਭੱਜ ਜਾਣਾ ਮਤਲਬ ਜਿਆਦਾ serious ਨਹੀਂ ਕਈ ਜਾਣਿਆ ਨੇ ਲਿੱਤਾ ਜੀ

ਵੀ ਕੁੱਝ ਨਹੀਂ ਕੁੱਝ ਕੁੱਝ ਨਹੀਂ ਹੁੰਦਾ ਕੁੱਝ ਨਹੀਂ ਹੁੰਦਾ ਹਾਂਜੀ

ਇੱਦਾਂ ਸੀਗਾ ਨਾ ਕੇ starting ਦੇ ਵਿੱਚ ਇੱਦਾਂ ਹੁੰਦਾ ਸੀ ਕੀ ਹਾਂ ਵੀ ਏ ਜਿਹੜੀ ਚੀਜ ਏ ਏ china ਦੇ ਵਿੱਚ ਹੀ ਹੈ ਠੀਕ ਏ ਵੀ ਆਪਣੇ ਇੱਧਰ

ਉਦੋਂ ਕਿਉਂਕਿ ਹਜੇ ਆਪਣੇ ਜਿਹੜੇ test ਸੀਗੇ ਉਹ speed ਬੜੀ slow ਸੀਗੀ ਲੋਕਾਂ ਦੇ test

ਤੇ ਇਹਨੂੰ ਇਸ ਚੀਜ਼ ਨੂੰ ਇੱਕ ਦੋ ਮਹੀਨੇ ਲੱਗੇ ਜਦੋਂ ਮਾਰਚ ਅਪ੍ਰੈਲ ਦਾ time ਆਇਆ ਅਪ੍ਰੈਲ ਦਾ

ਤਦ ਤੁਸੀਂ ਯਾਦ ਕਰਕੇ ਦੇਖੋ ਵੀ ਕਿੰਨੇ case ਹੋਏ ਸੀਗੇ ਹੈਨਾ ਕੀ ਕੁੱਝ ਨਹੀਂ ਦੇਖਿਆ ਉਹਨਾ ਦਿਨਾ ਦੇ ਵਿੱਚ ਨਾ ਤਾਂ ਕੋਈ ਸਬਜ਼ੀ ਵਾਲਾ ਆਂਦਾ ਹੁੰਦਾ ਸੀ ਪਿੰਡ ਹਨਾ

ਜਿਵੇਂ ਕਹਿਲੋ ਸਬਜ਼ੀ ਵੀ ਲੈਣੀ ਤਾਂ ਲੋਕਾ ਨੇ ਆਪਣੇਂ ਘਰਾਂ ਦੇ ਵਿੱਚ ਸਬਜ਼ੀ ਵੇਚਣੀ ਮਤਲਬ ਦੁਕਾਨ shop ਨਹੀਂ ਤੀ ਆਪਣੀ open ਕਰਦੇ

ਕਈ ਵਾਰੀ lockdownਦੇ ਵਿੱਚ ਲੈਕੇ ਆਇਆ ਸਬਜ਼ੀ ਚੋਰੀ ਚੋਰੀ ਲੈਕੇ ਆਇਆ ਦੇਖ ਵੀ ਲੈਣਾ ਸੀ ਭੱਜ ਜਾਣਾ ਫ਼ੇਰ ਮਤਲਬ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਇਆ ਜੀ ਹਮ ਮੇਰੇ father ਸਾਹਿਬ ਹੋਣੀ ਵੀ ਦੱਸਦੇ ਸੀਗੇ ਵੀ ਏ ਵੀ ਉਹਨਾ ਨੇ ਵੀ ਪੂਰੀ ਜ਼ਿੰਦਗੀ ਦੇ ਵਿੱਚ ਏ ਚੀਜ਼ ਨਹੀਂ face ਕੀਤੀ ਜਿਹੜੀ ਆਪਣੀ generation ਨੇ face ਕੀਤੀ ਏ

ਉਹਨਾ ਦੀ age ਦੇ ਵਿੱਚ ਇੱਦਾਂ ਹੋਇਆ ਸੀ ਵੀ ਕਿੱਥੇ ਕੋਈ flood ਫ੍ਲੂਡ situation ਹੋ ਜਾਂਦੀ ਸੀ ninety ninety two ਦੇ ਵਿੱਚ flood ਆਏ ਸੀਗੇ

ਦੰਗੇ ਵੀ ਸੀਗੇ ਉਹਦਾ impact ਵੀ Delhi ਦੇ ਅੰਦਰ ਸੀਗਾ ਨਾ ਕੀ ਪੰਜਾਬ ਦੇ ਅੰਦਰ ਐਨਾ ਜਿਆਦਾ ਸੀ but ਏ ਜਿਹੜਾ

COVID ਵਾਲਾ face ਸੀਗਾ ਏ ਤਾਂ ਮਤਲਬ ਮਤਲਬ ਏ ਪਹਿਲੀ ਵਾਰ ਹੋਇਆ ਸੀ ਹਾਂਜੀ ਸਹੀਂ ਗੱਲ ਏ ਜੀ

ਹਮ ਨਹੀਂ sir ਘਰੇ ਬੈਠੇ ਰਹਿੰਦੇ ਤੇ ਦਿਹਾੜੀ ਏ ਹੀ ਸੋਚੀ ਜਾਂਦੇ ਤੇ ਵੀ ਕੀ ਕਰੀਏ ਕੀ ਨਹੀਂ

ਉਸ time ਨੇ ਉਸ time ਨੇ ਬੇਰੁਜਗਾਰੀ ਲਿਆ ਕੇ ਰੱਖਤੀ

ਅੱਜ ਵੀ ਅੱਜ ਉਸ ਗੱਲ ਨੂੰ ਤਿੰਨ ਸਾਲ ਹੋ ਗਏ ਏ ਤਿੰਨ ਸਾਲ

ਬਾਅਦ ਵੀ ਬਹੁਤ ਸਾਰੇ ਲੋਕਾ ਦੇ ਜਿਹੜੇ ਕੰਮਕਾਰ ਸੀਗੇ ਉਹ ਬੰਦ ਹੋ ਗਏ ਜਾਂ ਕਿਸੇ ਨੂੰ ਕੋਈ ਕੰਮ

ਜਾਂ ਜਿਹੜਾ ਉਹ ਕੰਮ ਕਰਦੇ ਸੀਗੇ ਉਹ ਕੰਮ ਮਤਲਬ ਬੰਦ ਹੋ ਗਿਆ ਲੁਧਿਆਣੇ ਦੇ ਵਿੱਚ ਹੀ ਲਾਲੋ

ਪਹਿਲਾਂ ਐਨੀਆਂ ਜਿਆਦਾ ਫ਼ੈਕਟਰੀਆਂ ਸੀਗੀਆ ਇਹਨਾ ਜਿਆਦਾ ਕੰਮ ਸੀਗਾ

ਜਦੋਂ after COVID ਉੱਥੇ ਬਹੁਤ ਬੂਰਾ ਹਾਲ ਹੋ ਗਿਆ ਉੱਥੇ ਬਈਏ ਚਲੇ ਗਏ ਸੀ ਉਹਨਾ ਦਿਨਾ ਦੇ ਵਿੱਚ ਤੇ ਲੋਕਾਂ

ਠੀਕ ਏ ਤੇ ਕੁੱਝ ਲੋਕ ਵੀ ਬਹੁਤ ਜਿਆਦਾ ਡਰ ਗਏ ਸੀ ਲੋਕ ਕਈ ਲੋਕਾਂ ਨੇ ਇਸ ਚੀਜ਼ ਨੂੰ ਨਹੀਂ ਅਪਣਾਇਆ ਤੇ ਕਈ ਲੋਕਾਂ ਜਿਹਨਾ ਨੇ ਅਪਣਾਇਆ ਉਹ ਬਹੁਤ ਜਿਆਦਾ ਡਰੇ ਹੋਏ ਸੀਗੇ ਮੈਂ ਤੁਹਾਨੂੰ ਦੱਸਦਾ

ਸਿਰਫ਼ or ਸਿਰਫ਼ COVID ਦੀ ਜਿਹੜੀ situation ਆ ਏ ਉਸ ਬੰਦੇ ਨੂੰ ਪਤਾ ਏ ਜਿਹੜੇ ਬੰਦੇ ਨੇ face ਕੀਤੀ ਏ

ਜਿਸ ਬੰਦੇ ਨੇ face ਨਹੀਂ ਕੀਤੀ ਨਾ ਉਸ ਬੰਦੇ ਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਕੀ ਉਹ COVID ਦੇ ਵਿੱਚ ਹੋਇਆ ਕੀ ਸੀ

ਮੇਰੇ ਫੁੱਫੜ ਜੀ ਨੇ ਪੰਚਕੁਲਾ ਦੇ ਅੰਦਰ ਰਹਿੰਦੇ ਨੇ

ਇੱਕ ਦੋ ਦਿਨ ਕੰਮ ਤੇ ਜਾਣ ਨੂੰ ਮਿਲ ਗਿਆ ਸੀਗਾ ਵੀ ਕੰਮ ਤੇ ਜਾਇਆ ਕਰਨਾ ਵੀ ਉਹਨਾ ਦੀ ਫ਼ੈਕਟਰੀ ਏ ਉਹ

ਬੀਮਾਰ ਹੋਏ ਤਾਂ ਜਦੋਂ ਉਹਨਾ ਦਾ ਪਹਿਲਾਂ ਜਿਹੜਾ test ਹੋਇਆ ਤਾਂ ਉਹ COVID positive ਹੋ ਗਏ okay sir ਹਾਂ ਉਹ ਮਤਲਬ ਉਹਨਾ ਦੇ ਜਿਹੜੇ lungs ਹੈਗੇ ਏ ਫੇਫੜੇ ਹੈਗੇ ਏ ਤਾਂ ਮੈਂ ਮੈਂ

ਮਤਲਬ ਇੱਕ ਇੱਕ time ਇਹਾ ਜਾ ਆ ਗਿਆ ਸੀ ਕੀ ਸਾਨੂੰ ਇਹ ਲੱਗਦਾ ਸੀ ਕਿਉਂਕਿ ਇਹਨਾ ਦਾ ਬਚਣਾ ਬਹੁਤ ਮੁਸ਼ਕਿਲ ਹੈ ਹਾਂਜੀ ਹਾਂਜੀ sir

ਉਹਨਾ ਨੂੰ ਅਸੀਂ ਮੋਹਾਲੀ ਵਧੀਆ hospital ਦੇ ਵਿੱਚ refer ਕਰਵਾਇਆ ਇਲਾਜ਼ ਕਰਵਾਇਆ ਉਹਨਾ ਦਾ ਪੂਰਾ ਇੱਕ ਮਹੀਨਾ ਇਲਾਜ ਚੱਲਿਆ

ਦੋਰਾਨ ਵੀ ਬਹੁਤ ਉਹ ਇੰਨਾ five star ਵਧੀਆ ਇੱਦਾਂ hospital ਹੋਣ ਦੇ ਬਾਵਜੂਦ ਵੀ ਉੱਥੇ oxygen ਦੀ ਕਿੱਲਤ ਹੁੰਦੀ ਸੀ ਹਾਂਜੀ sir oxygen ਦੀ ਬਹੁਤ ਮਤਲਬ hospital ਚ ਬਹੁਤ ਕਮੀਂ ਰਹੀ ਹਾਂ oxygen cylinder ਨਹੀਂ ਸੀ ਮਿਲਦਾ ਫ਼ੇਰ ਜਦੋਂ

ਵੀਹ ਇੱਕੀ ਦਿਨ ਤੋਂ ਬਾਅਦ ਕੁੱਝ ਉਹਨਾ ਦੀ ਸਿਹਤ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਤਾਂ ਉਹ ਕਹਿੰਦੇ ਵੀ ਤੁਸੀਂ ਇੱਦਾਂ ਕਰੋ ਕੇ patients

ਜਿਆਦਾ ਨੇ ਠੀਕ ਏ ਲੋਕਾਂ ਹੋਰ ਵੀ ਲੋਕੀ ਨੇ ਜਿਹਨਾ ਨੂੰ ਇਲਾਜ ਦੀ ਲੋੜ ਏ ਵੀ ਜਿਹੜੇ ਬੰਦੇ ਠੀਕ ਹੁੰਦੇ ਨੇ ਥੋੜਾ ਬਹੁਤ ਫ਼ਰਕ ਏ ਤੁਸੀਂ ਉਹਨਾ ਨੂੰ ਘਰ ਲੈਜੋ ਘਰ ਜਾਕੇ ਉਹਨਾ ਨੂੰ oxygen provide ਕਰਵਾਦੋ

ਸਾਨੂੰ ਮੈਨੂੰ ਯਾਦ ਏ ਮੈਂ ਤੇ ਮੇਰਾ brother ਸਾਨੂੰ ਤਿੰਨ ਦਿਨ ਲੱਗ ਗਏ COVID oxygen ਦਾ cylinder ਲੈਣ

ਸਾਨੂੰ ਤਿੰਨ ਦਿਨ ਤੱਕ oxygen ਦਾ cylinder ਹੀ ਨਹੀਂ ਮਿਲਿਆ

oxygen ਦਾ cylinder ਮਿਲਿਆਂ ਤਦ ਤੁਸੀਂ

ਅਸੀਂ ਉਹਦਾ ਪਰ ਮਹੀਨਾ ਦਸ ਹਜ਼ਾਰ ਰੁਪਇਆ rent ਦਿੱਤਾ ਜਿਹੜੀ oxygen ਸਿਰਫ਼ ਡੇਡ ਸੋ ਰੁਪਏ ਚ ਭਰੀ ਜਾਂਦੀ ਏ ਉਹਦਾ ਅਸੀਂ ਦਸ ਹਜ਼ਾਰ ਰੁਪਇਆ ਮਹੀਨਾ rent ਦਿੱਤਾ ਏ

hospital ਉਹ ਉਹਨੂੰ ਅਸੀਂ ਘਰ ਲੈਕੈ ਗਏ

ਰੱਬ ਦੀ ਕਿਰਪਾ ਏ ਅੱਜ ਉਹ ਠੀਕ ਨੇ ਠੀਕ ਏ ਮਤਲਬ